ਤੇ ਭਾਈ ਜਦੋਂ ਉਹਨਾ ਨੂੰ ਪਤਾ ਲੱਗਿਆ ਕਿ ਮੁੰਡੇ ਤਿੰਨ ਚਾਰ ਬਾਹਰ ਦੇ ਮੁੰਡੇ ਨੇ ਵੀ ਇਹ ਆਪਣੀ ਰਿਸ਼ਤੇਦਾਰੀ ਵਿੱਚ ਨਹੀਂ ਆਉਂਦੇ ਹੈਗੇ ਉਹਨਾ ਨੇ ਤਾਂ ਉਹਨਾ ਮੁੰਡਿਆਂ ਨੂੰ ਫੜ ਲਿਆ ਸੀਗਾ ਉੱਥੀ ਜਦੋਂ ਉਹਨਾ ਨੂੰ ਫੜਿਆ ਭਾਈ ਉਹ ਤਾਂ ਮੁੰਡੇ ਡਰ ਗਏ ਮੁੰਡੇ ਇੰਨੇ ਜਿਆਦਾ ਡਰ ਗਏ ਸੀਗੇ ਕਿ ਉਹਨਾ ਮੁੰਡਿਆਂ ਨੂੰ ਤਾਂ ਐਵੇਂ ਹੋਇਆ ਵੀ ਉਹਨਾ ਨੂੰ ਤਾਂ ਇਹ ਸੀਗਾ ਵੀ ਹੁਣ ਅਸੀਂ ਭੱਜੀਏ ਕਿਹੜੇ ਰਾਹ ਪਰ ਉਹਨਾ ਨੇ ਵੀ ਛੱਡਿਆ ਨੀ ਹੈਗਾ ਉਹਨਾ ਮੁੰਡਿਆਂ ਨੂੰ ਜਦੀ ਪੁਲਸ ਬੁਲਾ ਕੇ ਉਹਨਾ ਨੂੰ ਥਾਣੇ ਚ ਫੜਾ ਦਿੱਤਾ ਗਿਆ ਪਰ ਇੰਨਾ ਮਤਲਬ ਕਿ ਉਹ ਮੁੰਡੇ ਡਰੇ ਹੋਏ ਸੀ ਇੰਨੇ ਹੱਥ ਜੋੜੇ ਉਹਨਾ ਨੇ ਇੰਨੀਆਂ ਮਿੰਨਤਾਂ ਕਰੀਆਂ ਕੀ ਮਿਲਿਆ ਕਿ ਤੁਸੀਂ

ਖਾਣ ਆਏ ਤੁਸੀਂ ਉਹੀ ਓ ਤੁਸੀਂ ਹਨਾ

ਤੁਸੀਂ ਕਿਸੇ hotel ਚ ਜਾਓ ਜਾਂ ਕੀਤੇ ਵੀ ਚਲੇ ਜਾਓ ਪਰ ਅੱਜਕਲ ਇਹ ਵੀ ਬਹੁਤ ਜਿਆਦਾ ਚੱਲਿਆ ਹੋਇਆ

ਕੇ ਵਿਆਹਾਂ ਦੇ ਵਿੱਚ ਇਸ ਤਰ੍ਹਾਂ ਖਾਣ ਚਲੇ ਜਾਂਦੇ ਨੇ ਤੇ ਉੱਥੇ ਜਾ ਕੇ ਫੜੇ ਵੀ ਜਾਂਦੇ ਨੇ ਹੁਣ ਤਕਰੀਬਨ ਪੈਲਸਾਂ ਚ

ਹਾਂ ਬੱਸ ਉੱਥੇ ਵੀ ਇੱਦਾਂ ਹੀ ਹੋਇਆ ਸੀਗਾ ਮੇਰੇ ਤੇ ਅਸੀਂ ਤੇ ਆਪ ਇੰਨੇ ਡਰ ਗਏ ਸੀਗੇ ਪਰ ਅਸੀਂ ਵੀ ਕਿਹਾ ਸੀਗਾ ਬਹੁਤ ਕਿ ਮਤਲਬ ਕਿ ਚਲ ਕੋਈ ਗੱਲ ਨੀ ਬੱਚੇ ਨੇ ਇਹ ਵੀ ਕਿਸੇ ਦੇ ਬੱਚੇ ਨੇ ਕੁੱਝ ਵੀ ਏ ਪਰ ਉਹ ਨੀ ਸੁਨੇ ਉਹ ਕਹਿੰਦੇ ਨੇ ਕਿ ਜੇ ਕੱਲ ਨੂੰ ਤੁਹਾਡੇ ਕੋਈ ਮਤਲਬ ਕਿ ਚੋਰੀ ਜਾਂਦੀ ਏ ਜਾਂ ਕੋਈ ਇੱਦਾਂ ਦੀ ਗੱਲ ਹੋ ਜਾਂਦੀ ਏ ਫੇਰ ਤੁਸੀਂ ਬਰਦਾਸ਼ਤ ਕਰੋਂਗੇ ਫੇਰ ਤਾਂ ਤੁਸੀਂ ਸਾਰੀ ਗਲਤੀ palace ਵਾਲੇ ਦੀ ਕੱਢਨੀ ਏ ਕੀ palace ਵਾਲੇ ਦੀ ਗਲਤੀ ਏ palace ਆਲੇ ਦਾ ਜਿਹੜਾ ਲੱਖਾਂ ਇੰਨਾ ਇੰਨਾ ਮਤਲਬ ਕਿ ਉਹਨਾ ਨੇ ਆਪਣੇ

ਕਈ ਤਾਂ ਦੀਦੀ palace ਚ ਚੋਰੀ ਵੀ ਹੋ ਜਾਂਦੀ ਆ ਕਦੇ ਕਿਸੇ ਦੀ ਕਿਉਂਕਿ ਹੁਣ ਉੱਥੇ ਵਿਆਹ ਦੇ ਵਿੱਚ ਕਈ ਸੋਨੇ ਦੀ ਚੀਜ਼ ਪਾਕੇ

ਤਾਹੀਂ bouncer ਛੱਡੇ ਹੋਏ ਸੀਗੇ ਉਹਨਾ ਦੇ ਨਾਲ ਵਾਲੇ palace ਚ ਨਾ ਮਤਲਬ ਕਿ ਇੱਦਾਂ ਹੀ ਵਿਆਹ ਚ ਕੋਈ ਮਤਲਬ ਕਿ ਕੋਈ ਆਗੀ ladies ਆ ਗਈ ਸੀ ਮਤਲਬ ਕਿ ਉਹਨੇ ਉਹਨਾ ਦਾ ਜਿਹੜਾ ਅਹ ਕੁੜੀ ਦੇ ਤਕਰੀਬਨ ਕੁੜੀ ਵਾਲਿਆਂ ਕੋਲ ਜਾਂ ਮੁੰਡੇ ਵਾਲਿਆਂ ਕੋਲ ਤਕਰੀਬਨ ਸੋਨਾ ਵੀ ਹੁੰਦਾ ਪੈਸੇ ਵੀ ਹੁੰਦੇ ਨੇ

ਉਹਨੇ ਆਪਣੇ ਕਮਰੇ ਵਿੱਚ ਪਰਸ ਰੱਖਿਆ ਹੋਇਆ ਸੀ ਪਰਸ ਚ ਕਾਫੀ ਸੋਨਾ ਵੀ ਸੀਗਾ ਉਹ ਪਤਾ ਨੀ ਕਿਥੋਂ ਆਈ ਕਿਦਾਂ ਕੀਤਾ ਉਹਨੇ ਤੇ ਉਹਨਾ ਦਾ ਸਾਰਾ ਸੋਨਾ ਗਾਇਬ ਹੋ ਗਿਆ ਸੀਗਾ ਪਰਸ ਹੀ ਪਰਸ ਹੀ ਗਾਇਬ ਹੋ ਗਿਆ ਤੇ ਫੇਰ ਉਹਨਾ ਨੂੰ ਜਦੋਂ ਇੱਕ palace ਆਲਿਆਂ ਨੂੰ ਨਾਲ ਦੇ ਨੂੰ ਪਤਾ ਲੱਗਿਆ ਵੀ ਹਨਾ ਵੀ ਸਾਰੇ ਪੈਲਸਾਂ ਵਾਲੇ ਆਪਣਾ ਧਿਆਨ ਰੱਖਣ ਲੱਗ ਗਏ

ਕਿਸੇ ਤੇ ਵੀ ਰਿਹਮ ਕਰਦੇ ਹੈਗੇ ਕਹਿੰਦੇ ਕਿ ਜੇ ਮਤਲਬ ਕੱਲ ਨੂੰ ਸਾਡੇ ਤੇ ਕੋਈ ਗੱਲ ਆ ਜਾਵੇ ਤੇ ਸਾਡੇ ਲਈ ਤਾਂ ਇਹ ਗੱਲ ਬਹੁਤ

palace ਨੂੰ ਉਹ ਹੋਣ ਲੱਗ ਜਾਂਦਾ ਵੀ ਹਾਂ ਵੀ ਅਗਲਾ ਕਹਿੰਦਾ ਵੀ ਫੇਰ ਇਹ ਇਸ palace ਚ ਤਾਂ ਚੋਰੀ ਹੁੰਦੀ ਏ

ਬੁੱਕ ਨੀ ਕਰਨਾ ਹੈਗਾ ਇਸੇ ਕਰਕੇ ਹੁਣ ਉਹ ਇਹ ਵੀ ਨਹੀ ਸੋਚਦੇ ਹੈਗੇ ਕਿ ਸਾਡਾ ਮਤਲਬ ਕਿ ਮਤਲਬ ਕਿ ਇਹ ਕਿਸੇ ਦੇ ਬੱਚੇ ਨੇ ਜਾਂ ਕੁੱਝ ਉਹਨਾ ਨੇ ਤਾਂ ਆਪਣਾ ਪੂਰੀ ਕਾਰਵਾਈ ਕਰਨੀ ਏ ਤੇ ਫੜਾਨਾ ਵੀ ਏ ਤੇ ਉਹਨਾ ਨੇ ਕੁੱਟਣਾ ਵੀ ਏ

ਇੱਕ palace ਚ ਤੇ ਮੇਰਾ ਮਤਲਬ ਕਿ ਮੇਰਾ ਬੇਟਾ ਹੀ ਦੱਸਦਾ ਸੀਗਾ ਇੱਕ palace ਚ ਇੱਦਾਂ ਹੀ ਇੱਕ ਮੁੰਡਾ ਚਲੇ ਗਿਆ ਸੀਗਾ

ਉਹਨਾ ਨੇ ਉਹ ਕੁੱਝ ਵੀ ਨੀ ਸੀ ਕੀਤਾ ਹੈਗਾ ਮਤਲਬ ਕੇ ਉਹਨੇ ਮੁੰਡੇ ਨੇ ਹਜੇ ਕੀਤਾ ਵੀ ਕੁੱਝ ਨੀ

ਸਿਰਫ ਇਹੀ ਦੇਖਿਆ ਸੀਗਾ ਵੀ ਚੱਲ ਹਨਾ ਪਿੱਛੇ ਮਤਲਬ ਜਿੱਦਾਂ ਮੁੰਡਿਆਂ ਨੂੰ ਹੁੰਦਾ ਕਿ ਅਸੀਂ ਪੀਣੀ ਏ

ਇੰਨੀ ਉੱਥੇ ਵੈਸੇ ਵੀ ਖੁੱਲੀ ਸ਼ਰਾਬ ਚੱਲ ਰਹੀ ਸੀਗੀ ਉੱਥੇ

ਫੇਰ ਤਾਂ ਮੁੰਡੇ ਨੇ ਬਹੁਤ ਹੱਥ ਪੈਰ ਜੋੜੇ ਬਹੁਤ ਜਿਆਦਾ ਮਤਲਬ ਕਿ ਇੰਨਾ ਜਿਆਦਾ ਉਹ ਡਰਿਆ ਹੋਇਆ ਉਹਨਾ ਨੇ ਪੁਲਸ ਵੀ ਬੁਲਾਲੀ ਸਾਰਾ ਕੁੱਝ ਕਰ ਲਿਆ ਪਰ ਉਹ ਕਹਿੰਦੇ ਕਿ ਅਸੀਂ ਤੇ ਇੱਕ ਬੋਤਲ ਦੇ ਬਦਲੇ ਵੀ ਪਤਾ ਨੀ ਉਸ ਮੁੰਡੇ ਨੂੰ ਪਤਾ ਨੀ ਕਿੰਨਾ ਕੁ ਹਰਜਾਨਾ ਵੀ ਭਰਨਾ ਪਿਆ

ਕਿੰਨੀ ਦਸ ਪਿੰਡਾ ਦੇ ਵਿੱਚ ਨਾਲ ਦੇ ਪਿੰਡਾ

ਮਤਲਬ ਅੱਜਕਲ ਨਾ ਇਹ ਮੁੰਡੇ ਵੀ ਇਹ ਡਰਦੇ ਨੀ ਹੈਗੇ ਕਿ ਇਸ ਇਸ ਚੀਜ਼ ਦਾ ਅੰਜਾਮ ਕੀ

ਕਿੱਦਾਂ ਹੋਏਗਾ ਕਿੱਦਾਂ ਉਹ ਪੇਲਸਾਂ ਚ ਵਡ ਕੇ ਕਿੱਦਾਂ ਚੋਰੀ ਅੱਜਕਲ ਤਾਂ ਹਰੇਕ ਜਗ੍ਹਾ ਤੇ camera ਲੱਗੇ ਨੇ

ਤੇ ਡਰਦੇ ਵੀ ਨੀ ਹੈਗੇ ਇਹਨਾਂ ਚੀਜ਼ਾਂ ਤੋਂ ਵੀ ਹਨਾ ਵੀ ਸਾਡੀ ਕਿੰਨੀ ਬਦਨਾਮੀ

ਘਰਦਿਆਂ ਦੀ ਬਦਨਾਮੀ ਘਰਦਿਆਂ ਨੂੰ ਤਾਂ ਪਤਾ ਵੀ ਨਹੀ ਹੁੰਦਾ ਕਿ ਸਾਡਾ ਬੱਚਾ ਕਿੱਥੇ

ਹਾਂ ਪੇਲਸਾਂ ਚ ਜਾ ਕੇ ਇੱਦਾਂ ਦਾ ਕੰਮ

ਤੇ ਹੋਰ ਆਪਾਂ ਕਿਹੜੇ ਤੋਂ ਕਿਹੜੇ ਤੱਕ ਕਿੱਥੇ ਤੱਕ ਪਹੁੰਚ ਗਏ ਪਰ ਹਨਾ ਇਹ ਵੀ

ਨੱਕ ਪਹਿਲਾਂ ਦੇਖ ਕੇ ਹਟੀ ਹਾਂ ਕਿ ਮਤਲਬ ਕਿ ਕਿੱਦਾਂ ਵਿਆਹ ਦੇ ਵਿੱਚ ਕਿਸ ਤਰ੍ਹਾਂ ਕਿਸੇ ਦੇ ਵਿੱਚ ਕੋਈ ਹੋਰ ਬਿਨਾ ਜਾਣੇ ਪਹਿਚਾਨੇ ਬਿਨਾਂ ਔਹਦੇ ਤੋਂ ਕਿੱਦਾਂ ਖਾਣ ਆ ਜਾਂਦੇ ਨੇ

ਮੋਹਾਲੀ palace ਆ ਉੱਥੇ ਬਿਨਾ card ਤੋਂ ਵੜਨ ਹੀ ਨਹੀ ਦਿੰਦੇ ਹੈਗੇ ਫੇਰ ਉਹਨਾਂ ਨੇ ਇਹੀ ਚੀਜ਼ ਲਗਾਈ

ਇੱਦਾਂ ਹੋ ਰਿਹਾ ਵੀ ਇੱਦਾਂ ਹੀ ਹੋ ਰਿਹਾ ਅੱਜਕਲ ਜਿਹੜੇ ਮੁੰਡੇ ਕੁੜੀਆਂ ਕੋਲਜਾਂ ਦੇ ਜਾਂ ਹੋਸਟਲਾਂ ਦੇ ਇੱਦਾਂ ਹੀ ਚਲੇ ਜਾਂਦੇ ਨੇ ਕੀਤੇ ਨਾ ਕੀਤੇ ਫੇਰ ਉਹੀ ਗੱਲ ਆ ਮਤਲਬ ਉਹ ਬਹੁਤ ਮਹਿੰਗਾ ਹਮ palace ਆ ਜਿਹੜਾ ਮੋਹਾਲੀ ਹੈ ਉੱਥੇ ਬੰਦੇ ਨੂੰ ਬਿਨਾ card ਤੋਂ ਬੰਦਾ ਜਾ ਨੀ ਸਕਦਾ ਉੱਥੇ ਬਾਹਰ ਜਿਹੜੇ security ਰੱਖੀ ਵੀ ਆ ਉਹਨਾ ਨੇ ਉਹ card ਦੇਖਦੀ ਬੀ ਹਾਂ ਸਾਨੂੰ card ਦਿਖਾਓ ਜਿਹੜੇ ਮਤਲਬ ਵਿਆਹ ਦਾ

ਅੱਛਾ

ਸੀਗਾ ਵੀ ਹਾਂ ਵੀ ਅੰਦਰ card ਤੋਂ ਬਿਨਾ entry ਨੀ ਹੁੰਦੀ ਹੈਗੀ ਮਤਲਬ ਕਿ ਹੁਣ ਜਦੋਂ ਆਪਾਂ ਜਾਣਾ ਕਰਨਾ ਭਾਵੇਂ ਰਿਸ਼ਤੇਦਾਰੀ ਚ ਜਾਣਾ ਪੈਣਾ

ਤੇ ਵੇਸੇ ਵਧੀਆ ਲੱਗਦਾ ਵਿਆਹ

ਇਹ ਸਾਲ ਬਾਅਦ ਨਾ ਇੱਕ ਦੋ ਵਿਆਹ ਆ ਜਾਵੇ ਕਦੇ ਤਾਂ ਵਧੀਆ

ਮਤਲਬ ਕਿ ਸਾਰੇ ਰਿਸ਼ਤੇਦਾਰਾਂ ਨੂੰ ਵੀ ਮਿਲਿਆ ਜਾਂਦਾ ਓਰ ਵਧੀਆ ਮਤਲਬ ਕਿ ਸਾਰੇ ਅh ਆਪਣਾ enjoy ਵੀ ਹੋ

ਮਤਲਬ ਊਂ ਵੀ ਘਰੇ ਰਿਹ ਰਿਹ ਕਿ ਚਾਹੇ ਬੰਦਾ ਕੰਮ ਕਰਦਾ ਚਾਹੇ ਬੰਦੇ ਦੀ ਜਿੰਦਗੀ bore ਜੀ ਹੋ ਜਾਂਦੀ ਆ

ਸਾਨੂੰ ਵੀ ਆ ਰਹੇ ਨੇ ਬੱਸ ਇਕ ਦੋ ਵਿਆਹ

ਸਤਿ ਸ਼੍ਰੀ ਅਕਾਲ ਜੀ hello customer care service ਤੋਂ ਬੋਲ ਰਹੀਆਂ ਮੈਂ ਕੌਣ ਬੋਲ ਰਿਹਾ ਹੈ ਮੇਰੇ ਨਾਲ ਕੋਣ ਗੱਲ ਕਰ ਰਿਹਾ ਹੈ ਅਹ mam ਮੈਂ ਇਕਬਾਲ ਬੋਲ ਰਹੀ ਹਾਂ ਤੇ mam ਮੈਂ ਤੁਹਾਨੂੰ ਇੱਕ complaint ਦੇਨੀ ਸੀ

mam ਇਸ ਤਰ੍ਹਾ ਹੈ ਮੈਂ ਤੁਹਾਡੀ site ਤੋਂ ਨਾ ਇੱਕ suit ਮਗਾਇਆ ਸੀ

ਅਹ suit mam ਮੈਂ ਜਿਹੜਾ ਮਗਾਇਆ ਸੀ ਉਹਦੇ ਵਿੱਚ ਲਿਖਿਆ ਸੀ ਕਿ material ਜਿਹੜਾ ਹੈਗਾ ਹੈ ਉਹ silk ਦਾ material ਹੈ

ਅਹ ਤੁਹਾਡੀ sight ਦੇ ਉੱਤੇ ਨਾ describe ਕੀਤਾ ਹੁੰਦਾ

ਹਾਂ ਹਾਂ ਤੇ ਉਹ suit ਮੈਂ ਮਗਾਇਆ ਸੀ ਕਰੀਬਨ ਉਹ suit ਦੀ ਜਿਹੜੀ ਕੀਮਤ ਸੀ mam ਉਹ ਮੈਨੂੰ ਜੋ ਪਈ ਹੈ six thousand ਦੀ ਪਈ ਸੀ

ਤੇ mam ਜਦੋਂ ਮੇਰੇ ਕੋਲ suit ਆਇਆ ਤੇ mam ਜੋ ਤੁਹਾਡੀ sight ਦੇ ਉੱਤੇ describe ਕੀਤਾ ਹੋਇਆ ਸੀ ਨਾ ਕਿ ਇਹ ਇਹ material ਹੈਗਾ ਹੈ hello

ਮੈਂ ਥੋੜਾ ਜਿਹਾ ਅਹ ਮੈਂ ਪੁੱਛਨਾ ਚਾਹ ਰਹੀ ਹਾਂ ਇੱਕ ਗੱਲ ਤੁਹਾਡੇ ਤੋਂ ਤੇ ਜਿਸ ਦਿਨ suit ਆਇਆ ਸੀ ਤੁਸੀਂ ਉਸਦੀ video ਬਣਾਈ ਸੀ ਅਹ ਨਹੀਂ mam actually ਮੈਨੂੰ ਇਹ ਚੀਜ ਦਾ ਪਤਾ ਨਹੀਂ ਸੀ ਕਿ video ਬਣਾਈ ਦੀ ਹੈ ਕਿਉਂਕਿ ਜਦੋਂ ਵੀ ਕੋਈ ਤੁਹਾਡਾ ਤੁਹਾਨੂੰ online ਆ ਰਿਹਾ ਕੁੱਛ ਵੀ ਆ ਰਿਹਾ ਉਸਦੀ ਸਭ ਤੋਂ ਪਹਿਲੇ ਖੋਲਣ ਵੇਲੇ video ਬਨਾਨੀ ਚਾਹੀਦੀ ਹੈ ਤੇ video ਬਣਾਕੇ customer care service ਵਿੱਚ ਤੁਹਾਡਾ ਜੋ link ਹੈ ਉਸਤੇ send ਕਰਨੀ ਚਾਹੀਦੀ ਹੈ ਚੱਲੋ ਠੀਕ ਹੈ ਤੁਸੀਂ ਨਹੀਂ ਬਣਾਈ ਕੋਈ problem ਨਹੀਂ ਤੁਹਾਨੂੰ ਅਸੁਵਿਧਾ ਹੋਈ ਸਾਡੀ ਇਸ sight ਤੋਂ ਇਸਲਈ ਮੈਂ ਮਾਫ਼ੀ ਮੰਗਦੀ ਹਾਂ ਤੇ ਕਿ ਤੁਸੀਂ ਮੈਨੂੰ ਉਸ suit ਦੀ ਫੋਟੋ ਖਿੱਚ ਕੇ ਮੈਨੂੰ ਭੇਜ ਸਕਦੇ ਹੋ video ਬਣਾਕੇ ਭੇਜ ਸਕਦੇ ਹੋ ਹੁਣੇ

ਉਹ ਮੈਂ ਮਨਦੀ ਹਾਂ ਕਿ ਨਹੀਂ ਬਣਾਈ ਇਹ ਮੇਰੀ ਗਲਤੀ ਹੈ ਕਿ ਮੈਨੂੰ ਇਸ ਚੀਜ ਦਾ ਨਹੀਂ ਪਤਾ ਸੀ ਕਿ ਇਸ ਤਰ੍ਹਾਂ ਕੋਈ ਚੀਜ ਆਈ ਤੇ ਉਹਦੀ video ਬਣਾਈ ਦੀ ਹੈ

ਤੇ mam ਜਿਹੜਾ material ਲਿਖਿਆ ਹੀ ਨਾ

ਉਸ material ਦੀ ਵੀ ਨਹੀਂ ਆਈ ਨਾ mam ਉਹ ਤੇ ਚੱਲੋ ਠੀਕ ਹੈ ਮੈਂ ਫਟਿਆ ਹੋਇਆ ਹੈ ਜਾ faded ਹੈਗਾ ਵੇ ਉਹ ਤੁਸੀਂ doubt ਕਰ ਸਕਦੇ ਹੋ ਤੁਹਾਡੀ company doubt ਕਰ ਸਕਦੀ ਹੈ but ਜੋ ਤੁਸੀਂ ਅਗਰ ਦੇਖੋ ਤੁਹਾਡਾ code ਮੈਂ ਤੁਹਾਨੂੰ ਦੱਸਾ ਉਹ product code ਨੂੰ ਤੁਸੀਂ ਅਗਰ ਆਪਣੀ sight ਤੇ ਦੇਖੋ ਜੋ ਉਹ material ਦੱਸਿਆ ਹੋਇਆ ਹੈ or ਜੋ ਮੇਰੇ ਕੋਲ material ਆਇਆ ਹੈ ਉਹ totally different ਹੈ mam ਉੱਥੇ silk ਦੀ ਕਮੀਜ ਲਿਖੀ ਹੋਈ ਹੈ

ਤੇ ਮੈਂ ਆਪਣਾ check ਕਰਦੀ ਹਾਂ ਇੱਥੇ ਆਪਣੇ assistant ਤੋਂ ਪੁੱਛ ਕੇ ਫੇਰ ਮੈਂ ਤੁਹਾਨੂੰ ਦੱਸਦੀ ਹਾਂ please ਮੈਨੂੰ ਆਪਣਾ code number ਦੱਸੋ ਹਾਂਜੀ mam mam ਮੇਰਾ code number ਜਿਹੜਾ ਹੈ seven six four nine zero

ਹਾਂਜੀ ਇਕਬਾਲ ਕੌਰ ਨਾਮ ਥੋਡਾ

ਇਕਬਾਲ ਕੌਰ bang lore ਇੱਥੇ delivery ਹੋਈ ਹੈ

ਚੱਲੋ ਠੀਕ ਹੈ ਅਸੀਂ ਅਸੀਂ ਆਪਣੀ ਗਲਤੀ ਮਨਦੇ ਹਾਂ ਇਸ time ਅਸੁਵਿਧਾ ਹੋਈ ਤੁਹਾਨੂੰ ਸਾਡੇ ਤੋਂ ਤੁਸੀਂ ਉਹਦੀ video or ਇੱਕ pic send ਕਰਦੋ ਆਪਣੀ sight ਵਿੱਚ ਜਾਕੇ ਅਹ ਤੁਹਾਡੇ ਜਿਸ link ਤੋਂ ਤੁਸੀਂ ਸਾਨੂੰ order ਕੀਤਾ ਸੀ link ਵਿੱਚ ਜਾਕੇ ਇਸ side ਤੇ corner ਹੈ ਉੱਥੇ ਉਹਨੂੰ click ਕਰੋਗੇ ਤੇ options ਆਨਗਿਆ

ਦੇਖਦੀ ਹਾਂ ਕਿੱਥੇ ਕਿੱਥੇ ਇਸ ਚੀਜ ਨੂੰ ਗਲਤ ਹੋ ਗਿਆ ਤੇ ਮੈਂ ਪੂਰਾ check ਕਰਾਵਾਂਗੀ check ਕਰਾਵਾਂਗੀ ਤੇ ਕੱਲ ਸਾਡਾ messenger ਤੁਹਾਡੇ ਕੋਲ ਆ ਜਾਏਗਾ ਜੋ ਵੀ department ਤੋਂ ਆਏਗਾ ਬੰਦਾ ਤੁਸੀਂ ਉਹਨੂੰ ਵਾਪਿਸ return ਤੁਸੀਂ ਇਹਨੂੰ ਕਿ return ਕਰਨਾ ਚਾਹੰਦੇ ਹੋ ਹਾਂ mam ਮੈਨੂੰ ਯਕੀਨ ਨਹੀਂ ਹੈ ਹੁਣ ਤੁਹਾਡੇ ਇਸ ਚੀਜ ਤੇ ਕਿ ਅੱਗਲਾ ਅਗਰ ਕੋਈ piece ਆਏਗਾ ਤੇ ਉਹ same ਉਹੀ material ਆਏਗਾ ਜਿਹੜਾ material ਤੁਸੀਂ ਲਿਖਿਆ ਹੋਇਆ ਹੈ ਜਾ ਦੇਖੋ ਵੈਸੇ ਤੇ ਸਾਡੇ ਇਸ ਬਹੁਤ ਸਾਰੇ reputed sender ਹੈ ਇੱਥੋ ਦੀ ਕੋਈ misplace ਜਾ ਕੁੱਛ ਗਲਤ ਨਹੀਂ ਹੁੰਦਾ ਜੇ ਅਗਰ ਸਾਡੇ ਤੋਂ ਗਲਤੀ ਹੋ ਗਈ ਹੈ ਚੱਲੋ ਤੁਸੀਂ return ਕਰਨਾ ਹੈ ਤਾਂ ਕੱਲ ਸਾਦਾ ਬੰਦਾ ਇੱਥੋ ਦੀ ਆ ਜਾਏਗਾ ਤੇ ਤੁਸੀਂ ਮੈਨੂੰ slot ਤੁਹਾਡਾ ਕਿਹੜਾ time ਚਾਹਿਦਾ ਤੁਹਾਨੂੰ ਉਸ time ਤੁਹਾਡੇ ਕੋਲ ਪਹੁੰਚ ਜਾਏਗਾ ਤੇ ਤੁਸੀਂ ਇਹ ਉਹਨੂੰ return ਕਰ ਦੇਣਾ ਅਹ mam ਮੈਨੂੰ ਜੋ ਪਸੰਦ ਹੈਗੇ ਬਾਰਹ ਤੋਂ ਦੋ ਵਜੇ ਦੇ ਵਿੱਚ ਅਗਰ ਆ ਜਾਏ ਤੇ ਮੇਰੇ ਵਾਸਤੇ ਬਹੁਤ ਸਹੀ ਰਹੇਗਾ ਕਿਉਕਿ ਮੈਂ ਬਾਰਹ ਤੋਂ ਦੋ ਦੇ ਵਿੱਚ free ਹੁੰਦੀ ਹਾਂ or ਮੈਂ available ਹੁੰਦੀ ਹਾਂ ਮੈਂ ਉਸੀ time

but ਨਹੀਂ ਇਸ ਤਰ੍ਹਾਂ ਦੀ ਸਾਡੀ ਕੋਈ complaint ਨਹੀਂ ਆਏ ਪਹਿਲੇ ਇਹ ਤੁਹਾਡੀ first complaint ਹੈ ਇਸ ਤਰ੍ਹਾਂ ਦੀ or ਫੇਰ ਵੀ ਮੈਂ ਮਾਫ਼ੀ ਮੰਗਦੀ ਹਾਂ ਤੁਹਾਡੇ ਕੋਲੋ ਅਹ ਤੁਸੀਂ return ਕਰ ਸਕਦੇ ਹੋ ਅਸੀਂ ਤੁਹਾਡੇ ਨਾਲ ਪੂਰਾ support ਕਰਾਂਗੇ ਤੁਹਾਨੂੰ ਕੋਈ ਨੁਕਸਾਨ ਨਹੀਂ ਹੋਣ ਦਿਆਂਗੇ ਤੁਸੀਂ ਕੱਲ ਬਾਰਹ ਤੋਂ ਇਕ ਸਾਡਾ ਇੱਥੋਂ department ਤੋਂ ਬੰਦਾ ਪਹੁੰਚ ਜਾਏਗਾ ਤੁਹਾਡੇ ਕੋਲ

ਨਹੀਂ mam ਤੁਹਾਡਾ ਸਾਰਾ ਸਮਾਨ ਹੋਏਗਾ ਕਿਉਂਕਿ ਜਿਸ time ਅਸੀਂ ਮੈਂ packet ਖੋਲਿਆ ਤੇ packet ਖੋਲਣ ਦੇ ਬਾਅਦ ਹੀ ਜਦੋਂ ਹ੍ਹ੍ਲਕਾ ਜਿਹਾ open ਹੋਇਆ ਤੇ ਉਹ material ਨਹੀਂ ਮਿਲਿਆ ਤੇ ਮੈਂ ਉਹਦੀ ਕਿਸੀ ਚੀਜ ਨੂੰ ਕਿੱਥੇ ਵੀ ਨਹੀਂ ਕੀਤਾ but ਮੈਂ ਫੇਰ ਵੀ ਪੂਰਾ ਖੋਲ ਕੇ ਜਿਸ ਤਰ੍ਹਾਂ ਵੇਖਿਆ mam material ਤੇ different ਸੀ

different ਹੋਣ ਦੇ ਬਾਵਜੂਦ ਉਹ ਇੱਕ ਪਾਸੋਂ ਫਟਿਆ ਹੋਇਆ or ਜੋ ਚੁੰਨੀ ਹੈ ਉਹ ਵੀ ਵਿਚਕਾਰੋ ਫੱਟੀ ਹੋਈ ਹੈ ਥੋੜੀ ਬਹੁਤ ਤੇ shade ਜਿਹੜਾ shirt ਹੈਗੀ ਹੈ ਉਹ ਵਿਚਕਾਰੋ faded ਜੀ ਹੈ ਤੇ madam ਇਹਦਾ ਮਤਲਬ ਇਹ ਹੋ ਗਿਆ ਕਿ ਮੈਨੂੰ ਕੋਈ ਪੁਰਾਣਾ ਜਿਹਾ ਮਾਲ or ਐਵੇਂ ਹੀ ਕੋਈ ਚੁੱਕ ਕੇ ਭਿਜਵਾ ਦਿਤਾ ਗਿਆ ਹੈ ਕਿ ਹਬ ਚੱਲੋ ਠੀਕ ਹੈ ਚਲਾ ਗਿਆ customer ਤੇ ਵਾਪਿਸ ਤਾਂ ਕਰਨਾ ਨਹੀਂ ਨਹੀਂ ਸਾਡੀ company ਆਪਣੇ customer ਦੇ ਨਾਲ ਪੂਰਾ corporate ਕਰਦੀ ਹੈ ਉਹਨੂੰ ਕੋਈ ਵੀ ਕਿਸੀ ਚੀਜ ਦਾ ਨੁਕਸਾਨ ਨਹੀਂ ਹੋਣ ਦਿੰਦੀ or ਅਸੀਂ ਤੁਹਾਨੂੰ ਮਾਫ਼ੀ ਮੰਗਦੇ ਹਾਂ ਦਿਲ ਤੋਂ ਤੇ ਅਸੀਂ ਤੁਹਾਡੇ ਲਈ ਤੁਸੀਂ ਸਾਨੂੰ return ਕਰੋ or ਤੁਸੀਂ ਸਾਨੂੰ exchange offer ਵੀ ਮੰਗਣਾ ਚਾਹੁੰਦੇ ਹੋ ਤੇ ਅਸੀਂ ਤੁਹਾਨੂੰ ਬਿਲਕੁੱਲ ਜੋ ਤੁਸੀਂ ਸਾਡੇ ਤੋਂ material ਮੰਗਿਆ ਸੀ ਉਸ ਤਰ੍ਹਾਂ ਤੁਹਾਨੂੰ ਦੁਬਾਰਾ ਵੀ ਭੇਜ ਸਕਦੇ ਹਾਂ but ਜੇ ਅਗਰ ਤੁਸੀਂ ਨਹੀਂ ਚਾਹੰਦੇ ਤੇ ਤੁਹਾਡੇ ਪੈਸੇ ਏ ਇੱਕ ਹਫਤੇ ਦੇ ਅੰਦਰ ਅੰਦਰ ਤੁਹਾਡੇ ਅਹ ਤੁਸੀਂ ਕਿਸ account ਤੋਂ pay ਕਿਤੇ ਹੈ paytm ਤੋਂ ਜਾ ਕਿਸ ਤੋਂ ਕਿਸ ਤੋਂ ਕਿਸ ਤੋਂ ਵੀ ਕਿਤੇ ਹੈ ਤੁਹਾਡੇ ਕੋਲ ਉੱਥੇ ਵਾਪਿਸ ਵਾਪਿਸ ਉੱਥੇ ਪਹੁੰਚ ਜਾਣਗੇ ਠੀਕ ਹੈ mam ਮੈਂ ਤੁਹਾਡੀ ਗੱਲ ਤੇ ਯਕੀਨ ਕਰਦੀ ਹਾਂ ਮੈਂ ਤੁਹਾਡੇ ਉੱਤੇ face ਕਰਕੇ ਮੈਂ ਤੁਸੀਂ ਅਗਰ ਕਹਿੰਦੇ ਹੋ ਕਿ ਅਗਰ ਅਸੀਂ exchange ਕਰਦੇ ਹਾਂ ਤੇ ਸਾਨੂੰ ਉਹੀ same ਚੀਜ ਮਿਲਦੀ ਹੈ ਕਿਉਂਕਿ mam ਮੈਨੂੰ basically ਉਹ suit ਬਹੁਤ ਪਿਆਰਾ ਲੱਗ ਰਿਹਾ ਸੀਗਾ ਤਾਹੀ ਮੈਂ ਉਹ order ਕੀਤਾ ਕਿਉਂਕਿ ਉਹ semi stich ਸੀਗਾ semi stich ਮਤਲਬ ਉਸਤੇ designing

ਤੇ ਅਗਰ ਤੁਸੀਂ ਕਹਿੰਦੇ ਹੋ ਕਿ ਮੈਂ ਫੇਰ ਇੱਕ ਵਾਰੀ ਤੁਹਾਡੇ ਤੇ ਯਕੀਨ ਕਰਾ ਤੇ exchange ਹੁੰਦਾ suppose ਕਰੋ ਮੈਂ ਤੁਹਾਡੇ ਤੇ ਯਕੀਨ ਕਰਕੇ ਆਪਣਾ exchange ਦਾ offer ਮੈਂ ਲੈਂਦੀ ਹਾਂ ਹਾਂ ਮੈਨੂੰ exchange ਕਰਕੇ ਦੋ ਜੋ ਚੀਜ ਮੈਂ ਮੰਗੀ ਸੀ ਤੇ ਮੈਨੂੰ ਉਹੀ ਚੀਜ ਮੁੜ ਕੇ ਨਹੀਂ ਮਿਲਦੀ ਨਹੀਂ ਜੀ ਨਹੀਂ ਅਗਰ ਤੁਸੀਂ ਸਾਡੇ ਤੇ ਇੱਕ percent ਵੀ ਵਿਸ਼ਵਾਸ ਕਰ ਸਕਦੇ ਹੋ ਤੇ ਤੁਸੀਂ ਸਾਨੂੰ please return ਕਰੋ ਫੇਰ return ਕਰਨ ਤੋਂ ਬਾਅਦ ਤੁਹਾਨੂੰ ਇੱਕ ਹਫਤੇ ਦੇ ਅੰਦਰ ਅੰਦਰ ਤੁਹਾਡੇ ਪੈਸੇ ਮਿਲ ਜਾਣਗੇ ਤੁਸੀਂ ਉਹਨੂੰ ਦੁਬਾਰਾ order ਕਰ ਸਕਦੇ ਹੋ ਲੇਕਿਨ ਤੁਹਾਨੂੰ ਪਹਿਲੇ return ਦੀ formality ਪੂਰੀ ਕਰਨੀ ਪਏਗੀ ਤੇ formality ਕਰਨ ਤੋਂ ਬਾਅਦ ਤੁਹਾਨੂੰ ਤੁਸੀਂ ਦੁਬਾਰਾ next order ਦੋ ਤੇ